ਫ਼ੇਰ ਉਹਨੂੰ ਪਿੱਛੇ ਚੱਲੀ ਜਾਂਦੀ ਏ ਦੁਆਰਾ TV ਦੇ ਪਿੱਛੇ ਚੱਲੀ TV ਤੋ ਪਿੱਛੇ ਸੋਫ਼ੇ ਦੇ ਪਿੱਛੇ ਇੱਕ criminal ਜਾਂਦਾ ਏ

ਉਹ ਦੇਖਣ ਲਈ ਜਾਂਦਾ ਏ ਜਦੋਂ ਗੱਡੀ ਦੇਖਕੇ ਆਂਦਾ ਏ ਤਾਂ ਉਹਦੇ ਪਿੱਛੇ ਹੀ ਨੀਰੂ ਬਾਜਵਾ ਨਿੱਕਲ ਜਾਂਦੀ ਏ

ਕਿਉਂਕਿ ਸੋਫ਼ਾ ਜਿਹੜਾ gate ਤੋ ਥੋੜੀ ਜੀ ਦੂਰੀ ਤੇ

ਉੱਥੋ ਦਿੱਖੂਗਾ ਉਹ ਜਦੋਂ ਪਿੱਛੇ ਹੀ ਚੱਲੀ ਜਾਂਦੀ ਏ ਉਹ ਜਿਹੜਾ first criminal ਹੁੰਦਾ ਗਾ ਉਹ ਨੀਚੇ lift ਰਾਹੀ ਉੱਤਰ ਦਾ ਹੁੰਦਾ ਇਹ ਛੇਤੀਂ ਛੇਤੀਂ ਪੋੜੀਆਂ ਜਾਕੇ lift ਹੀ ਬੰਦ ਕਰ ਦਿੰਦੀ ਹੁੰਦੀ ਆ

second ਆਂਦਾ second ਆਂਦਾ ਤਾਂ ਉਹ ਦੇਖਦਾ ਉਹ ਆਇਆ ਸੀ ਕਿੱਥੇ ਰਹਿ ਗਿਆ

ਨੀਰੂ ਬਾਜਵਾ ਛੇਤੀਂ ਛੇਤੀਂ ਜਾਂਦੀ ਆ ਗੱਡੀ ਚੋ phone ਕੱਢਦੀ ਆ phone ਕੱਢਕੇ phone ਨੂੰ police ਵਾਲਿਆ ਨੂੰ try ਕਰਦੀ ਏ

ਉਹ ਆਕੇ ਉਹਨੂੰ ਥੋੜਾ ਉਹ ਕਰਦਾ ਏ phone ਫੜਕੇ ਉਹਦਾ ਗੇਰ ਦਿੰਦਾ ਏ ਨੀਚੇ ਗੱਡੀ ਦੇ ਐ ਸਿੱਟ ਦਿੰਦਾ ਮਤਲਬ ਕੇ

ਫ਼ੇਰ ਉਹ ਕਹਿੰਦੀ ਆ ਵੀ ਵੀ ਇਹ phone ਵੀ ਮੈਂ ਕਰਿਆ ਸੀ police ਆਲਿਆ ਨੂੰ ਉਹ ਕੀ ਕਰਦੇ ਏ ਉਹਦੇ ਕੋਲ ਇੱਕ ਲੋਹੇ ਦਾ ਡੰਡਾ ਹੁੰਦਾ

ਕਹਿੰਦੇ ਆ ਫ਼ਿਰ ਵੀ ਤੀਜਾਂ ਕਹਿੰਦਾ ਉਹ ਆਇਆ ਨਹੀਂ

ਜਦੋਂ ਤੀਸਰਾ ਆਉਦਾ ਉਹ phone ਗੱਡੀ ਦੇ ਔਲੋ ਬੈਠਕੇ ਕਰਨ ਲੱਗ ਜਾਂਦੀ ਏ ਜਦ ਤੀਸਰਾ ਆਂਦਾ

ਵੀ ਕੀ ਹੈ ਵੀ phone ਭੱਜ ਰਿਹਾ ਕਿੱਥੇ ਭੱਜ ਰਿਹਾ

ਉਹ ਫ਼ਿਰ ਗੱਡੀ ਦੇ ਆਲੇ ਦੁਆਲੇ ਉਹ ਇੱਧਰ ਨੂੰ ਘੁੰਮ ਕੇ ਆਂਦੀ ਏ ਉਹਦੇ ਚੱਕ ਕੇ ਡੰਡਾ ਉਹਦੇ ਸਿਰ ਚ

ਉਸ ਤੋ ਬਾਅਦ ਜਦੋਂ ਚੋਥੇ ਦੀ ਵਾਰੀ ਚੋਥਾ ਉਹੀ ਹੁੰਦਾ main head

ਬੜਾ ਏ ਹੋ ਤੇ ਉਹਨੂੰ ਨਾਲ ਫੜਕੇ ਲੈਕੇ ਆਉਦਾ ਫ਼ੇਰ ਉਹਦੇ husband ਨੂੰ ਫ਼ੇਰ ਉਹਨੂੰ ਫੜਕੇ ਲੈਕੇ ਆਇਆ ਤੇ ਫ਼ੇਰ ਉਹ ਕਹਿੰਦਾ ਹਾਂ ਹਾਂ ਦੇਖ ਲੈਂਦੀ ਹੁੰਦੀ ਏ ਨਾਲੋਂ phone ਵੀ try ਕਰਦੀ ਏ ਹੁਣ ਤੇ ਉਹ ਇੱਕ ਵਾਰ ਕਹਿ ਦਿੰਦੀ ਆ ਉਹ location ਪਤਾ ਲੱਗ ਜਾਂਦੀ ਏ ਵੀ ਆ location ਕਿੱਥੋ ਦੀ ਏ ਕਿੱਥੋ phone ਆ ਰਹੇ ਸੀ ਕਿਉਂਕਿ ਉਹਨਾ ਨੂੰ ਤਾਂ ਲੱਭ ਹੀ ਰਹੇ ਸੀ

ਫ਼ੇਰ ਉਹ ਲੱਭਣ ਦੇ ਨਾਲ ਜਿਹੜੀ location ਸੀ ਜਿੱਥੋ phone ਆ ਰਹੇ ਸੀ police ਆਲੇ ਉੱਥੇ ਹੀ ਪਹੁੰਚ ਗਏ

ਉਹ ਜਦੋਂ ਕਹਿੰਦਾ ਤੂੰ ਤਾਂ ਕਹਿ ਰਿਹਾ ਸੀ ਵੀ ਮੇਰੀ wife ਮੈਨੂੰ ਛੱਡ ਕੇ ਚਲੀ ਗਈ

ਪਰ ਉਹ ਜਦ ਆ ਜਾਂਦੀ ਹੁੰਦੀ ਫ਼ੇਰ ਹਨਾ ਉਹਦੇ ਇੱਕ ਚਾਕੂ ਮਾਰਦਾ

ਫ਼ੇਰ ਮਾਹੀ ਮਹੁਰੇ ਹੋ ਜਾਂਦੀ ਏ ਉਹਨੂੰ ਕਹਿੰਦਾ ਪਿਸਤੋਲ ਸਿੱਟ ਦੇ ਨਹੀਂ ਮੈਂ ਇਹਨੂੰ ਮਾਰ ਦੂਂਗਾ

ਫ਼ੇਰ ਉਹ ਜਦ ਪਿਸਤੋਲ ਸਿੱਟ ਦਿੰਦੀ ਹੁੰਦੀ ਏ ਉਹਨੂੰ ਜਾਕੇ ਉਹ ਕਰਦੀ ਹੁੰਦੀ ਏ ਉੱਠਾਦੀ ਹੈਗੀ ਚੱਕਦੀ ਹੈਗੀ ਉਹਨੂੰ ਮਤਲਬ ਕੇ

ਤੇ ਉਹਨੂੰ ਫ਼ੇਰ ਉਹ ਕਰਦੀ ਹੈਗੀ police ਆਲੇ ਆ ਜਾਂਦੇ ਨੇ ਜਦੋਂ ਉਹ

ਉਹ ਉੱਠਕੇ ਗੋਲੀ ਚਲਾ ਲੈਂਦਾ ਅਰਜਨ ਦੀ ਬਾਂਹ ਤੇ

ਉਹ ਗੋਲੀ ਮਾਰਨ ਲੱਗਦਾ ਏ ਮਤਲਬ ਕੇ ਜਦੇਂ ਉੱਧਰੋ police ਆਕੇ ਉਹਦੇ ਗੋਲੀ

ਇੱਧਰੋ ਲੁੱਕ ਜਾਂਦੇ ਨੇ ਉਹਨਾ ਦੇ fire ਹੋਣੀ ਸ਼ੁਰੂ ਹੋ ਜਾਂਦੇ ਨੈਗੇ

ਤੇ ਉਹ ਕੀ ਕਰਦੇ ਨੇ ਜਿਹੜੇ ਪੰਜਵਾਂ criminal ਹੁੰਦਾ ਉਹ ਸਭ ਵੱਡਾ ਇਹਨਾ ਦਾ main head ਹੁੰਦਾ

ਜਿਹੜਾ ਇਹਨਾ ਦੇ criminal

ਆਪ ਭੱਜ ਜਾਂਦਾ ਨਹੀਂ ਭੱਜ ਦਾ ਨਹੀਂ ਉਹ ਗੱਡੀਆਂ ਦੇ ਪਿੱਛੇ ਲੁੱਕ ਜਾਂਦਾ

ਫ਼ਿਰ ਜਿਹੜਾ ਅਰਜੁਨ ਹੁੰਦਾ ਮਾਹੀ ਹੁੰਦਾ ਮਾਹੀ ਦੇ face ਤੇ ਸੱਟਾਂ ਵੱਜੀਆਂ ਹੁੰਦੀਆਂ ਨੇ ਖਾਸੀਆਂ

ਫ਼ੇਰ ਮਾਹੀ ਵੀ police ਆਲੇ ਉਹਨਾ ਨੂੰ ਚੱਕਕੇ hospital ਲੈ ਜਾਂਦੇ ਆ

ਫ਼ੇਰ ਜਿਹੜਾ ਏ ਅਰਜਨ ਏ ਇਹਦੇ ਕੋਲ ਵੀ ਗੋਲੀਆਂ ਮੁੱਕ ਜਾਂਦੀਆਂ ਨੇ

ਫ਼ੇਰ ਇਹ ਵੀ ਮਤਲਬ ਕੇ ਫੜਿਆ ਜਾਂਦਾ ਏ ਫੜਕੇ end ਤੇ ਇਹਨਾ ਨੂੰ ਉੱਥੇ ਲੇ ਜਾਂਦੇ ਨੇ

ਲੇ ਜਾਂਦੇ ਨੇ ਸਾਰਿਆ ਨੂੰ ਜਿਹੜਾ ਉੱਪਰ ਇੱਕ lift ਚ ਬੰਦ ਕਰਿਆ ਹੁੰਦਾ

ਮਤਲਬ ਕੇ ਮਾਹੀ ਐਵੇ ਕਹਿੰਦੀ ਏ ਵੀ ਜਿਵੇਂ ਦੀ ਜ਼ਿੰਦਗੀ ਹੈ ਜਿਵੇਂ ਦੀ ਵੀ ਹੈ

ਉਹ ਮਤਲਬ ਹੈ ਵੀ ਆਪਣੇ husband ਨਾਲ ਉਵੇ ਦਾ ਗੁਜਾਰੋ

ਬੱਚੇ ਏ ਮਤਲਬ ਕੇ family ਏ ਜਿਵੇਂ ਵੀ

ਇਸ ਫ਼ਿਲਮ ਚ ਐਵੇ ਸਿਖਣ ਤੋ ਮਿਲਿਆ ਏ ਪਰ ਉਹਨਾ ਨੇ police ਆਲੇ ਕਹਿੰਦੇ ਵੀ ਆਪਾਂ ਕੁੜੀਆਂ ਨੂੰ ਘੱਟ ਸਮਝਦੇ ਆ ਪਰ ਕੁੜੀਆਂ ਘੱਟ ਨਹੀਂ ਹੈਗੀਆਂ

ਵੀ ਉਹਨੇ ਮਤਲਬ ਕੇ ਮਾਹੀ ਨੇ ਇੰਨਾ ਕੁੱਛ ਕਰਕੇ

ਠੀਕ ਆ ਤੁਸੀਂ ਸੁਣਾਓ ਬੀਬੀ

ਕੀ ਕਰਦੇ ਸੀ? ਹੋਰ ਬੀਬੀ ਸੁਣਾ ਰਿਸ਼ਤੇਦਾਰਾਂ ਦੀ ਰਿਸ਼ੇਤਦਾਰ ਸਾਰੇ ਠੀਕ ਠਾਕ ਆ ਤੂੰ ਸੁਣਾ ਆਪਣਿਆਂ ਦੀ। ਹਾਂ ਠੀਕ ਠਾਕ ਸਾਰੇ ਬੀਬੀ।

ਹਾਂ ਭੈਣ ਭਰਾ ਵੀ ਠੀਕ ਠਾਕ ਸਾਰੇ, ਅੱਗੇ ਸਗੋਂ ਆ ਜਾਂਦੇ ਹੁੰਦੇ ਆ ਅੱਗੇ ਮੈਨੂੰ ਆਹ ਸਾਰੇ ਕਹਿ ਦਿੰਦੇ ਤੂੰ ਘੱਟ ਆਉਂਦੇ ਆ।

ਮੈਂ ਸਾਰੇ ਤਾਂ ਨਿਆਣੇ ਸਕੂਲੇ ਸਕਾਲੇ ਪਏ ਹੁਣ ਕੰਮਾਂ ਮੈਂ ਕਿਹਾ busy ਆ ਸਾਰੇ

ਮੈਂ ਕਿਹਾ ਉਹ ਤਾਂ ਭਾਰਤ ਦੇ ਜਨਮ ਦਿਨ ਤੇ ਮੈਂ ਕਿਹਾ ਆਏ ਸੀ ਸਾਰੇ ਜਾਣੇ। ਹਾਂ ਗਏ ਸੀ ਤੁਸੀਂ ਪਿੰਡ ਸੀ। ਹਾਂ ਗਈ ਬੀਬੀ ਮੈਂ ਮੇਰੀ ਭਰਜਾਈ ਨੇ ਰਖਾਈ ਸੀ ਕੰਜਕੀ ਰਖਾਈ ਸੀਗੀ।

ਮੈਂ ਆਹੋ ਤੇ ਉਹਨੇ ਆਪਣੇ ਪੇਕਿਆਂ ਨੂੰ ਵੀ ਸੱਦਿਆ ਸੀ ਤੇ ਮੈਨੂੰ ਵੀ ਸੱਦਿਆ ਸੀ। ਜਦੋਂ ਸੱਦਿਆ ਤੇ ਫਿਰ ਜਾਣਾ ਪੈਣਾ ਸੀ ਤੈਨੂੰ। ਮੈਨੂੰ ਤਾਂ ਕਹਿੰਦੀ ਸੀ ਸਨੀ ਨੂੰ ਵੀ ਲੈ ਆਈ ਤੇ ਮੈਂ ਸਨੀ ਨੂੰ ਕਿਹਾ ਮੈਂ ਆ ਚੱਲੀਏ ਕਹਿੰਦਾ ਮੈਂ ਨੀ ਜਾਣਾ, ਮੈਂ ਚੱਲ ਤੂੰ ਨਹੀਂ ਜਾਣਾ ਮੈਂ ਤੇ ਫਿਰ ਜਾਣਾ ਜਾਣਾ ਕਿ ਨਹੀਂ।

ਹਾਂ ਠੀਕ ਠਾਕ ਬੀਬੀ ਹੋਰ ਤੁਸੀਂ ਸੁਣਾਓ। ਹੋਰ ਪਿੰਡ ਪੰਡ ਸਭ ਠੀਕ ਠਾਕ ਆ। ਹਾਂ ਹਾਂ ਸਭ ਠੀਕ, ਗਲੀ ਮੁਹੱਲੇ ਦੀ ਸੁਣਾਓ ਠੀਕ ਠਾਕ ਸਾਰੇ?

ਹੋਰ ਬੀਬੀ? ਆਂਢ ਗੁਆਂ ਆਂਢ ਗੁਆਂਢ ਦਾ ਕੀ ਹਾਲ ਆ ਪਿੰਡ ਦਾ। ਪਿੰਡ ਵੀ ਸਾਰੇ ਠੀਕ ਠਾਕ ਆ ਆਂਢ ਗੁਆਂਢੀ ਵੀ ਸਾਰੇ ਠੀਕ ਠਾਕ ਆ। ਹਾਂ ਚਲੋ ਠੀਕ ਠਾਕ ਹੀ ਚਾਹੀਦਾ।

ਆਹੋ ਅ ਅੱਜ ਮੈਂ ਸਾਰੇ ਗਏ ਤੇ ਅਸੀਂ ਤੇ ਇੱਥੇ ਜਾਂਦੇ ਪਿੰਡ ਹੀ।

ਚਾਰ ਪੈਸੇ ਲਾ ਕੇ ਹੀ ਜਾਇਆ ਜਾਂਦਾ ਐਵੇਂ ਥੋੜ੍ਹਾ ਜਾਇਆ ਜਾਂਦਾ ਖਾਲੀ ਥੋੜ੍ਹਾ ਜਾਇਆ ਜਾਂਦਾ।

ਹੋਰ ਵਧੀਆ ਤੁਸੀਂ

ਕੀ ਕੁਛ ਫੜਿਆ ਫਿਰ? ਕੱਪੜੇ ਫੜੇ ਸੀ ਮੈਂ ਨਿਆਣਿਆਂ ਦੇ।